ਸਲਾਹ ਨਾਲ ਕੰਮ ਕਰਦਿਆਂ ਨੇ ਦੋਵੇਂ ਚੰਗੀਆਂ ਨੇ ਇੱਕ ਦੂਜੀ ਨਾਲ।

ਅਮ ਹਮ ਚਾਲ ਕਿਹੇ ਦੀ ਧੀ ਪੈਣ ਨੂੰ ਇੱਦਾ ਨਿ ਕਹਿੰਦਾ।

ਹੋਰ? ਹਾਂ ਠੀਕ ਆ ਮੈਂ ਬੱਲੂ ਨੂੰ ਇਕ ਦਿਨ ਆਖਣ ਡਈ ਮੈਂ ਐਵੇਂ ਕੁੜੀ ਲਾ ਲਈਏ।

ਕਰਦਾ ਕੇ ਜੇ ਹਨੀ ਗੱਲ ਆ ਤੇ ਤੂੰ ਕਾਰਲਾ। ਆਹੋ ਹੋ ਹੀ ਜਾਣੀ ਆ। ਪਰੇਸ਼ਨ ਐਵੇਂ ਹੀ ਹਨ ਕਰ ਲਿਆ ਹੈਨਾ।

ਕਰਾਯਾ ਨੀ ਤੂੰ? ਮੈਂ ਕਦਾ ਲਿਆ ਪਰੇਸ਼ਾਨ ਮੇਨੂ ਤੇ ਤੇਹਰਾਂ ਸਾਲ ਹੋ ਗਏ ਕਰਾਏ ਨੂੰ।

ਕਦੋਂ ਕਰਨਾ ਈ?

ਮੈਂ ਤੇ ਅੱਗੇ ਇਕ ਦਿਨ ਆਖਣ ਡਈ ਸੀ ਮੈਂ ਤੇ ਹੈ ਦੁਆ ਕਰਨੀ ਕੇ ਮੇਰੇ ਕੱਕੂ ਨੂੰ ਕੁੜੀ ਮਿਲੇ। ਕਲੈਣੀ।

ਮੈਂ ਕੇਹਰਿ ਇਥੇ ਫੱੜ ਕੇ ਬੈਠੀ ਏ ਜਿਹੜੀ ਤੂੰ ਲੈਣੀ ਨੀ। ਤੁਹਾਨੂੰ ਪਤਾ ਪਾਪਾ ਜੀ ਕਿ ਕਹਿੰਦੇ ਹੁੰਦੇ ਆ ਕਹਿੰਦੇ ਤੁਹਾਡੇ ਮੂੰਹ ਦੇ word ਪੂਰੇ ਹੋਣਗੇ। ਹਮ ਨਹੀਂ ਅਸੀ ਤੇ ਆਹਣੇ ਆ ਸਾਡੇ ਹੋ ਜਾਂ word ਪੂਰੇ ਹਾੜੀ ਨੀ ਕੋਇ ਗੱਲ ਕਹਿੰਦੇ ਇਥੇ ਕੋਇ ਜਨਾਨੀ ਸੀ ਤੇ ਓਹਨੇ ਹੀ ਕਹਿਣਾ ਰੱਬਾ ਦੁਆ ਕਰਨੀ ਰੱਬਾ ਕੇ ਪ੍ਰਮਾਤਨਾ ਕੇ ਸਾਨੂ ਇਕ ਕੋਇ ਧੀ ਪੁੱਟ ਦੇਦੇ ਪਾਵੇ ਲੁਲਾ ਲੈਂਦਾ ਹੀ ਦੇਦੇ।

ਕਹਿੰਦੇ ਨੇ ਓਹਨੇ ਇਹੋ ਗੱਲ ਹੀ ਕਰਨੀ ਕਹਿੰਦੇ ਓਹਦੇ ਘਰ ਚਾਰ ਮੁੰਡੇ ਹੋਏ ਤੇ ਚਾਰੋ ਹੀ ਲੂਲੇ ਲੱਗਦੇ ਹੀ ਹੋਏ।

ਜੇਖਾਨਾ ਪੇਤ . ਮੂੰਹ ਦੇ word ਜਿਹੜੇ ਨੇ ਨਾ ਉਹ ਪੂਰੇ ਹੁੰਦੇ ਨੇ ਰੱਬ ਕੋਲੋਂ ਸੋਚ ਸਮਝ ਕ ਕੁਛ ਮੰਗਣਾ ਚਾਹੀਦਾ ਹੈ।

ਸੋਚ ਸਮਝ ਕ ਮੰਗੀਏ ਤੇ ਫੇਰ ਹੀ ਏ ਨਾ। ਹਮ ਨਾਇ ਤੇ ਫੱਟ ਗੱਲ ਆਂ ਕਾਰਦੇਨੇ ਆ ਛੇਤੀ ਨਾਲ ਉਹ ਫੇਰ ਵਾਪਿਸ ਗੱਲ ਪੈਂਦੀ ਨੀ ਮੂੰਹ ਚ। ਹਮ ਆਹੋ ਇਸਤਰਾਂ ਈ ਆ ਕੇ । ਹਮ ਹੋਰ ਸੁਣਾ। ਹਮ ਠੀਕ ਆ।

ਰੋਕ ਨੀ ਸਕਦਾ ਹੈਗਾ ਉਹ ਫੇਰ ਰੱਬ ਵੀ ਉਸ ਚੀਜ ਤੋਂ ਨਹੀਂ ਰੋਕ ਸਕਦਾ ਉਹ ਫੇਰ ਪੂਰੀ ਹੋ ਕੇ ਰਹਿੰਦੀ ਆ। ਆਹੋ ਨਹੀਂ ਤੇ ਉਹ ਤੇ ਪੂਰੀ ਹੋ ਕੇ ਰਹਿਣੀ ਰਹਿਣੀ।

ਜਿਹੜੇ ਮੂੰਹ ਤੋਂ ਸ਼ਬਦ ਨਿਕਲ ਜਾਣੇ ਆ ਉਹ ਮੂੰਹ ਚ ਪੈਣੇ ਥੋੜੀ ਆ। ਨਾ ਨਾ ਉਹ ਫੇਰ ਮੁੜਕੇ ਪੂਰਾ ਹੋ ਜਾਂਦਾ ਸਾਰਾ ਕੁਛ।

ਐਡਾ ਕਰਕੇ ਹੋਰ। ਆਹੋ ਨਹੀਂ ਉਹ ਤੇ ਫੇਰ ਜਿਹੜੇ ਮੂੰਹ ਚੋ ਗੱਲਾਂ ਕਰ ਲੈਣੀਆਂ ਉਹ ਫੇਰ ਮੂੰਹ ਚ ਥੋੜੀ ਨਾ ਦੁਬਾਰਾ ਪਪੈਂਦੀਆਂ ਨੇ।

ਦੂਰ ਬੜੀ ਚਲਚਲੁਕੇ। ਆਹੋ ਬੜਾ ਫੈਲ ਪੇਡਾਂ ਏਹੁ ਹੜ੍ਹ ਵਾਰ ਬੜੇ ਲੱਗਦੇ।

ਇਕ ਦਿਨ ਜਿਨੱਦੰ ਤੇਜੀ ਦਾ taste ਨੀ ਖਰਾਬ ਹੋਇਆ ਮੈਂ ਗਈ ਨਾ ਤੇਜੀ ਕੋਲ ਮੈਂ ਅਮਰੂਦ ਲਾਇ ਕ ਗਯੀ ਓਹਦੇ ਕੋਲ ਇਹਦੇ ਇਹਦੇ ਮੋਟੇ ਅਮਰੂਦ ਤੇ ਮਿੱਠੇ।

ਇਕ ਸੋ ਤੀ ਰੁਪਈਏ ਕਿਲੋ।

ਆਹੋ ਨਾ ਉਡਦਾ ਤੇ ਫੈਲ ਸਾਰ ਮਹਿੰਗਾ। ਹਾਂ ਫੇਰ ਮੈਂ ਲਾਇ ਕੇ ਗਯੀ। ਹੋਰ?

ਮੇਨੂ ਵਿੱਚੋ ਵਿੱਚੋ ਕਹਿੰਦੀ ਚੰਗਾ ਲਾਇ ਕ ਜਾਣਾ ਮੈਂ ਕਯੋ ਲਾਇ ਕ ਜਾਵਾਂ ਚੱਗਾ ਸੁਖੀ ਸੈਂਡੀ ਮੈਂ ਰੱਬ ਨੂੰ ਮੰਡੀ ਆ ਮੈਂ ਨੀ ਕੋਈ .

ਤੇਹ ਤੇ ਕੜਾ ਇੱਕ ਸਾਬ ਨਾਲ ਤੇ ਖੁਰਾਕ ਹੀ ਹੋ ਗਯੀ ਮਾਹੀਨੀ ਦੋ ਮਹੀਨਿਆਂ ਦੀ ਤੇ ਪੂਰਾ ਬੱਚਾ ਹੁੰਦਾ ਤੇ ਫੇਰ ਖੜੀਦਾ ਜੇ ਤ੍ਰੈ ਤਸਲੋਮੀ ਦਾ ਇਹ ਪੂਰਾ ਬਚਾ ਹੋ ਕ ਤੇ ਫੇਰ ਮਰੇ। ਆਹੋ ਆਹੋ ਫੇਰ ਬੰਦਾ ਵਾ ਕਿਓਂਕਿ ਫੇਰ ਦੁੱਧ ਮਾਂ ਨੂੰ ਚਡਦਾ ਵਾ ਨਾ ਤੇ ਫੇਰ ਐੱਸ ਕਰਕੇ ਕਹਿੰਦੇ ਕਮੀਜ ਕੱਲਾ ਪਵਾਯੀਦਾ ਵਾ।

ਝੂਟ ਏ ਖੜੀ ਦਾ ਉਹ ਤੇ।

ਪਹਿਲਾ ਪਹਿਲਾ ਲੋਕੀ ਕੱਲਾ ਕਮੀਜ ਹੀ ਕੱਢਿਆ ਹੁੰਦੀਆਂ। ਹੈਂ ਪੀਛੇ ਲੋਕੀ ਇੱਦਾ ਕਰਦੇ ਹੁੰਦੇ ਸੀ। ਹਮ ਕੱਲਾ ਕਮੀਜ ਫੜਦਿਆਂ ਕੱਲੀ ਚੁਣੀ ਤੇ ਕਮੀਜ ਬੱਸ। ਸਲਵਾਰ ਨਿ ਕਰਨੀ? ਕਿਓਂਕਿ ਅੱਧ ਵਿਚ ਰਹਿ ਜਾਂਦਾ ਹੁੰਦਾ ਸੀ ਨਾ ਤੇ ਕਹਿੰਦੇ ਹੁੰਦੇ ਸੀ ਕ ਅੱਧਾ ਅੱਧਾ ਕਰਨਾ।

ਹੋਰ? ਜਿਵੇਂ ਆ ਹਾੜੇ ਵੀ ਆਹ ਮੁੰਡੇ ਨੂੰ ਦੋ ਮਾਹੀਆਂ ਦੇ ਲਗੇ ਸ਼ਾਗੇ ਹੋ ਹੀ ਚੱਲਿਆ ਵਿਆਹ ਹੋਏ ਨੂੰ।

ਵੀਰਵਾਰ ਕੇਦਾ ਗਏ ਸੀ ਉਹ ਗਏ ਨੇ ਐਤਵਾਰ ਗਏ ਗੱਡੀ ਕਰਾ ਕੇ ਸੰਭਲੀ ਖੜੀ ਤੀ।

ਮੈਨੂੰ ਵੀ ਤੇ ਆਂਡੇ ਸੀ ਮੈਂ ਕਿਹਾ ਮੇਰਕੋਲ ਟੀਮ ਹੈ ਨਹੀਂ ਜਾਨ ਦਾ।

ਕੋਇ ਗੱਲ ਨੀ ਫੇਰ ਚਾਲੀ ਜਾਈਂ। ਜਾਵਾਂਗੇ ਫੇਰ ਉੱਡਣ ਜਾਣਾ ਪਾਊਗਾ।

ਅਜੇ ਛੱਡੋ ਤਿਨ ਦਿਨ ਦਾ ਜਾਣਾ ਅਜੇ ਆਪ ਵਿਆਹ ਤੇ ਜਾਣਾ ਵਾ ਤੇ ਫੇਰ ਡੈਡੀ ਜੀ ਨੇ ਨਾਲ ਲਾਇ ਜਾਣਾ ਫੇਰ ਅਸੀ ਰਹਿਣਾ ਦੋ ਚਾਰ ਦਿਨ। ਤੇ ਮੈਂ ਫੇਰ ਕੱਲੀ ਕਿਤੜਾ ਆਉਂਗੀ। ਹਮ ਇੱਦਾ ਕਰਾਂਗੇ ਨਾ ਆਪਾਂ ਜਾ ਕੇ ਬੁਧਵਾਰ ਫੇਰ ਵੀਰਵਾਰ ਦੀ meeting ਬੰਦਾ ਵੇਖ ਆਵੇ ਫੇਰ ਮੁੜ ਕੇ ਚਲਜੇ ਘਰ ਫੇਰ ਮੁੜ ਕੇ ਸ਼ੁਕਰ ਸ਼ਨੀ ਐਤਵਾਰ ਵੇਖ ਕੇ meeting ਫੇਰ ਸੋਮਵਾਰ ਘਰ ਆਵੇ। ਤੁਹਾਡਾ ਫੇਰ ਸਰ ਜਾਂਦਾ ਸਾਡਾ ਨੀ ਨਾ ਸਰਦਾ। ਨਾਇ ਉਹ ਵੇਖਣਾ ਨਾ ਨਾਲੇ ਆਪਣੀ ਨੈਣਾਂ ਕੋਲ ਜਾਣਾ ਵਿਆਹ ਦੇ ਗਏ ਆ ਸਾਲ ਹੋਗਿਆ ਵਿਆਹ ਨੂੰ ਦੂਜਾ ਸਾਲ ਲੱਗਾ। ਅੱਛਾ ਵਡੇ ਵਾਲੇ ਦਾ ਕਿੱਤਾ ਕੇ ਕੁੜੀ ਦਾ? ਕੁੜੀ ਤੇ ਓਹਦੀ ਹੈ ਹੀ ਨੀ ਮੁੰਡੇ ਹੀ ਨੇ।

ਅੱਛਾ ਮੁੰਡੇ ਹੀ ਆ ਕੁੜੀ ਹੈ ਨਿਗਿ। ਕੁੜੀ ਪਲੇਠੀ ਦੀ ਹੋਇ ਤੇ ਉਹ ਪੂਰੀ ਹੋ ਗਯੀ ਸੀ ਹਾਡੀ ਡੇਜ਼ੀ ਨਾਲੋਂ ਵੱਡੀ ਸੀ।

ਤੇ ਓਫ ਜਿਹੜੇ ਇਥੋਂ ਵਾਲੇ ਬਟਾਲੇ ਵਾਲੇ ਉਹ ਕਿਥੇ ਰਹਿੰਦੇ ਹੁਣ? ਚਾਚੇ ਹੋਰ। ਉਹ ਬਟਾਲੇ ਰਹਿੰਦੇ ਨੇ . ਇਥੇ ਆ ਪਹਿਲੇ ਆਲੇ ਥਾਂ ਤੇ ਹੀ ਆ। ਹਾਂ ਨਾਲੇ ਆਪਣਾ ਘਰ ਬਣਿਆ ਤੈਨੂੰ ਪਤਾ ਤੇ ਹੈ ਹੀ ਆ। ਹੁਣ ਐ ਸੁਣਾਂਦੀ ਆ ਨਾ ਵੇਚਦੇਨਾ ਥਾ ਹੋਰ ਕੀਤੇ ਚਲੇ ਜਾਣਾ। ਨਹੀਂ ਨਹੀਂ ਵੇਚਦੇ।

ਹਨ ਬਾਹਰ ਉਹਰ ਚਲੇ ਜਾਣਾ ਵਾ ਜਾਣਾ ਹਨ ਕਿਥੇ।

ਇਕ ਤੇ ਆਉਂਦੀ ਨੀਂ ਤੁਹਾਡੇ ਕੋਲ। ਆਏ ਹਮ ਆਏ ਪਿਛਲੇ ਐਤਵਾਰ ਆਏ ਸੀ।

ਹਮ ਮੁੰਡੇ ਰਹਿੰਦੇ ਆ। ਹਮ ਮੁੰਡਾ ਤੇ ਕਹਿੰਦੇ ਇੱਕੋ ਹੀ ਆ ਵਿਆਹੁਣ ਵਾਲਾ ਓਹਦਾ। ਆਹੋ ਮੁੰਡਾ ਇਕੋ ਏ ਇਕੋ ਕੁੜੀ ਤੇ ਇਕੋ ਮੁੰਡਾ ਤੇ ਇਕੋ ਕੁੜੀ ਐਡਾ ਦੀ ਹੈਗੀ। ਵਿਆਹਾਯਾ ਨੀ ਹਜੇ ਕੋਇ ਕੁੜੀ ਮੁੰਡੇ ਹਨ ਹਜੇ।

hello

ਵਧੀਆ ਹੋਰ ਤੇਰਾ ਕੀ ਹਾਲ ਬਸ ਵਧੀਆ ਛਿੰਦੀਏ ਹੋਰ ਤੂੰ ਦੱਸ ਸੁੱਕੋ ਨਿਆਣੇ ਠੀਕ ਠਾਕ ਨੇ ਠੀਕ ਠਾਕ ਨੇ

ਬਲਦੇਵ ਦੀ ਸੁਣਾ ਉਹ ਸਾਡੇ ਤੁਹਾਡੇ ਜਮੂੰ ਵਾਲੇ ਠੀਕ ਆ ਆਹੋ ਉਹ ਹਾਡੇ ਠੀਕ ਆ ਤੂੰ ਸੁਣਾ ਆਪਣੇ ਬਲਦੇਵ ਦੇਵ ਦਾ ਕੀ ਹਾਲ ਆ ਬਲਦੇਵ ਵੀ ਠੀਕ ਆ ਹਮ ਹੋਰ ਤੁਹਾਡੇ ਜਵਾਕ ਠੀਕ ਨੇ ਭੂੰਡੀ ਜੀ ਲੈ ਕੇ ਘੁੰਮਾਈ ਫਿਰਦਾ ਈ ਓ

ਭੂੰਡੀ ਜੀ ਲੈ ਕੇ ਘੁੰਮਾ ਫਿਰਦਾ ਤੂੰ ਫੜ ਕੇ ਉਹਨੂੰ ਘੁੰਮਾ ਦੇਣਾ ਹੀ ਮੈਂ ਨੀ ਕਿਹਾ ਘੁੰਮਾਉਣਾ ਪੈਣਾ ਲੱਗਦਾ ਹਮ ਹੋਰ ਘਰ ਠੀਕ ਆ ਬਾਕੀ ਸਾਰੇ ਤੁਹਾਡੇ ਜੱਸੋ ਹੁਣੀ ਠੀਕ ਠਾਕ ਨੇ ਹਾਂ ਜੱਸ ਜੁਸੋ ਠੀਕ ਆ ਸਾਰੇ

ਹੋਰ ਤੁਹਾਡੀ ਪੰਮੂ ਦਾ ਕੀ ਹਾਲ ਆ ਕਾਹਦੇ ਤੇ ਤੁਹਾਡੀ ਪੰਮੂ ਦਾ ਕੀ ਹਾਲ

hello

ਉਚੀ ਬੋਲੋ ਹਾ

ਮੈਂ ਤੁਹਾਡੀ ਪੰਮੂ ਦਾ ਕੀ ਹਾਲ ਆ

ਪੰਮੂ ਦਾ

ਹਾ ਹੁਣੇ ਆਈ ਆ ਛਦਾਈ ਜੇ ਕੀ ਉਹਨੂੰ ਉਤੇ ਦਮਾਲਾ ਜਾ ਬੰਨ ਲਿਆ ਈ ਮੂੰਹ ਨੱਕ ਤੇ

ਆਹੋ ਬੂਥੀ ਕੱਢੀ ਚਿਕਨ ਵਰਗੀ ਠੀਕ ਆ ਹੋਰ ਫਿਰ ਤੁਹਾਡੇ ਬਿਛੂਆ ਵਾਲੇ ਠੀਕ ਨੇ ਬਿਛੂਆ ਵਾਲੇ ਠੀਕ ਆ ਠੀਕ

ਜੱਸੂ ਦਾ ਕੀ ਹਾਲ ਜੱਸੂ ਵੀ ਠੀਕ ਆ ਠੀਕ ਆ ਜੱਸੋ ਦੇ ਨਿਆਣੇ ਠੀਕ ਆਹ ਠੀਕ ਆ ਕੁੜੀ ਦਾ ਤਾਂ ਲੱਗੀ ਵਿਆਹ ਕਰਨ ਠੀਕ ਆ ਜੱਸੋ ਹੁਣ ਹੈ ਹਾਂਜੀ ਕੀ ਲੱਗੇ ਕਹਿਣ ਮੈਂ ਹੈ ਜੱਸੋ ਦਾ ਕੀ ਹਾਲ ਆ ਜੱਸੋ ਵੀ ਠੀਕ ਆ ਠੀਕ ਆ ਹੋਰ ਫਿਰ ਆ ਲਾਗੇ ਤੁਹਾਡੇ ਸ਼ੀਲਾ ਦਾ ਕੀ ਹਾਲ ਆ ਹਾਂ ਸ਼ੀਲਾ ਵੀ ਠੀਕ ਆ ਹੈ ਕਾਲਾ ਠੀਕ ਆ ਹਾਂ ਕਾਲਾ ਵੀ ਠੀਕ ਆ ਠੀਕ ਆ ਹੋਰ ਫਿਰ ਬਸ ਵਧੀਆ ਹਾਂ ਬਾਕੀ ਸਾਰੇ ਤੁਹਾਡੇ ਠੀਕ ਆ

ਹਾਂ ਆ ਜੋਤੀ ਦਾ ਕੀ ਹਾਲ ਦੀ ਦਾ ਉਹਦੇ ਹਾਲ ਮਾੜੇ ਈ ਆ ਉਹਦੇ ਹਾਲ ਮਾੜੇ ਈ ਨੇ ਉਹ ਕਿਉ

ਲਿਆ ਤੈਨੂੰ ਪਤਾ ਨਹੀਂ ਤੇ ਕਹੀ ਇੱਦਾਂ ਹੀ ਜਾਂਦੀ ਐਵੇਂ ਕਿ ਲੱਟੂ ਲੱਟੂ ਕਰਦੀ ਫਿਰਦੀ ਗਲੀਆਂ ਵਿਚ